ਇਸ ਤਸਵੀਰ ਵਿੱਚ ਇੱਕ ਹਾਂ ਕ੍ਰਿਸਮਸ ਦਾ ਨਜਰ ਆ ਰਿਹਾ ਹੈ।

ਉਪਰ ਸਜਾਵਟ ਦਿਖਾਈ ਦੇ ਰਹੀ ਹੈ ਕੁਝ ਲੋਕ ਖੜੇ ਦਿਖਾਈ ਦੇ ਰਹੇ ਹਨ ਫੋਟੋ ਕਰਾ ਰਹੇ ਹਨ ਇੱਕ ਆਦਮੀ ਫੋਟੋ ਖਿੱਚਦਾ ਨਜ਼ਰ ਆ ਰਿਹਾ ਹੈ।

ਇੱਕ ਅ ਕੰਪਿਊਟਰ ਪਿਆ ਨਜ਼ਰ ਆ ਰਿਹਾ ਹੈ ਇਕ ਬਲੈਕ ਬੋਰਡ ਦਿਖਾਈ ਦੇ ਰਹਾ ਹੈ ਦੀਵਾਰ ਤੇ ਤਸਵੀਰ ਦਿਖਾਈ ਦੇ ਰਹੀ ਹੈ।

ਤਿੰਨ ਕਾਉੰਟਰ ਨਜਰ ਆ ਰਹੇ ਹਨ ਦੋ ਸਟੂਲ ਦਿਖਾਈ ਦੇ ਰਹੇ ਹਨ ਬੌਕਸ ਬਨੇ ਹੋਏ ਦਿਖਾਈ ਦੇ ਰਹੇ ਹਨ ਓਹਨਾਂ ਵਿੱਚ ਕੱਪੜੇ ਟੰਗੇ ਹੋਏ ਦਿਖਾਈ ਦੇ ਰਹੇ ਹਨ।

ਜਿਸ ਵਿੱਚ ਮਧੂ ਮੱਖੀਆਂ ਲੱਗੀਆਂ ਹੋਈਆਂ ਨਜ਼ਰ ਆ ਰਹੀਆਂ ਹਨ ਕੁਝ ਖੇਤ ਨਜ਼ਰ ਆ ਰਹਾ ਹੈ।

ਇੱਕ ਕੰਟੇਨਰ ਦਿਖਾਈ ਦੇ ਰੇਹਾ ਹੈ ਉਸ ਵਿੱਚ ਵੀ ਕੁਛ ਪਿਆ ਨਜਰ ਆ ਰਿਹਾ ਹੈ ਕੁਝ ਆਦਮੀ ਖੜੇ ਨਜ਼ਰ ਆ ਰਹੇ ਹਨ ਚੱਪਲਾਂ ਦਿਖਾਈ ਦੇ ਰਹੀਆਂ ਹਨ।

ਇੱਕ ਪੌੜੀ ਦਿਖਾਈ ਦੇ ਰਹੀ ਹੈ ਦ੍ਰਖਤ ਦਿਖਾਈ ਦੇ ਰਹੇ ਹਨ ਸੁੱਖੇ ਇੱਕ ਸਾਹਮਣੇ ਹਾਰੇਆ ਦ੍ਰਖਤ ਦਿਖਾਈ ਦੇ ਰਹਾ ਹੈ ਬਾਂਸ--

ਇਸ ਤਸਵੀਰ ਵਿੱਚ ਇੱਕ ਸਟੇਜ ਨਜਰ ਆ ਰਹੀ ਹੈ ਕੁਛ ਬੱਚਿਆਂ ਕੁਛ ਬੱਚੇ ਪ੍ਰਫੋਰਮਸ ਕਰਦੇ ਹੋਏ ਨਜਰ ਆ ਰਹੇ ਹਨ।

ਉਹਨਾਂ ਨੇ ਕੋਸਟੀਉਮ ਬਹੁਤ ਸੋਹਨੇ ਵਿਅਰ ਕੀਤੇ ਹੋਏ ਹਨ ਅਤੇ ਪਿੱਛੇ ਬੋਰਡ ਲੱਗਾ ਹੋਇਆ ਦਿਖਾਈ ਦੇ ਰਿਹਾ ਹੈ।

ਇਸ ਤਸਵੀਰ ਵਿੱਚ ਇੱਕ ਰੂਮ ਦਿਖਾਈ ਦੇ ਰਿਹਾ ਹੈ ਜਿੱਥੇ ਦੋ ਤਿੰਨ ਵਾਈਟ ਚੇਅਰ ਦਿਖਾਈ ਦੇ ਰਹੀਆਂ ਹਨ।

ਅਤੇ ਸਾਹਮਣੇ ਉੱਪਰ ਦਿਵਾਰ ਤੇ ਵੀ ਲਿਖਿਆ ਹੋਇਆ ਨਜ਼ਰ ਆ ਰਿਹਾ ਹੈ ਏ_ਸੀ ਦਿਖਾਈ ਦੇ ਰਹੇ ਹਨ।

ਇਸ ਤਸਵੀਰ ਵਿੱਚ ਇੱਕ ਮੈਰਿਜ ਹਾਲ ਦਿਖਾਈ ਦੇ ਰਾਹ ਹੈ ਵਾਈਟ ਕਲਰ ਦੇ ਅ ਗਮਲੇ ਨਜ਼ਰ ਆ ਰਹੇ ਹਨ ਗੁਲਦਸਤੇ ਦਿਖਾਈ ਦੇ ਰਹੇ ਹਨ।

ਕੰਪਿਊਟਰ ਦਿਖਾਈ ਦੇ ਰਹੇ ਹਨ ਮਸ਼ੀਨਾਂ ਦਿਖਾਈ ਦੇ ਰਹੀਆਂ ਹਨ ਮਰੀਜ਼ ਦਿਖਾਈ ਦੇ ਰਿਹਾ ਹੈ ਬੈਡ ਦਿਖਾਈ ਦੇ ਰਹੇ ਹਨ ਡਸਟਬੀਨ ਦਿਖਾਈ ਦੇ ਰਹੇ ਹਨ ਲਿਫਾਫੇ--